ਅੰਦਰ ਵਰਕਆਊਟ ਚੱਲ ਰਿਹਾ ਆ ਤੁਸੀਂ ਵੀ ਦੇਖ ਸਕਦੇ ਇਥੇ ਵੇਟ ਲੋਸ ਵੀ ਹੁੰਦਾ ਆ ਵੇਟ ਗੇਨ ਵੀ ਹੁੰਦਾ ਆ।

ਇਥੇ ਇੱਕ ਬੇਬੀ ਦਾ ਹੈਗਾ ਆ ਬਰਥਡੇ ਜੋਕੀ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾ ਰਿਹਾ ਆ।

ਏਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆਣ ਦਿਐ ਤੁਸੀਂ ਦੇਖ ਸਕਦੇ ਔ ਇੱਕ ਹੋਟਲ ਦਾ ਵਿਊ ਨਜਰ ਆਣ ਦਿਐ ਹੋਟਲ ਦਾ ਨਾਮ ਹੈਗਾ ਸੈਫ਼ਰਨ ਹੋਟਲ ।

ਇਸ ਪਿਚਰ ਵਿੱਚ ਜਿਹੜਾ ਵਿਊ ਨਜ਼ਰ ਆਉਣ ਦਿਆ ਤੁਸੀਂ ਦੇਖ ਸਕਦੇ ਹੋ ਇੱਕ ਹੋਟਲ ਦਾ ਵਿਊ ਨਜ਼ਰ ਆਉਂਦਾ ਤੇ ਇੱਥੇ ਤੁਹਾਨੂੰ ਜੈਪੁਰੀ ਖਾਣਾ ਮਿਲੂਗਾ ਖਾਣ ਨੂੰ ਬਹੁਤ ਹੀ ਵਧੀਆ ਖਾਣਾ ਹੁੰਦਾ ਆ।

ਤੇ ਪਿਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਫਾਸਟ ਫੂਡ ਸ਼ੋਪ ਦਾ ਵਿਊ ਨਜ਼ਰ ਆ ਰਿਹਾ ਹੈ।

ਤੇ ਇਹਦੇ ਵਿੱਚ ਦੇਖ ਸਕਦੇ ਹਾਂ ਬੋਟ ਹੈਗੀ ਆ ਬੋਟ ਦੇ ਵਿੱਚ ਦੋ ਵਿਅਕਤੀ ਬੈਠੇ ਆ ਜੋ ਕਿ ਬੋਟ ਚਲਾਉਂਦੇ ਹੋਏ ਨਜ਼ਰ ਆਣ ਢਏ ਆ।

ਤੇ ਤੁਸੀਂ ਵੀ ਇੱਥੇ ਘੁੰਮਣ ਲਈ ਜਾ ਸਕਦੇ ਆਂ ਬਹੁਤ ਹੀ ਵਧੀਆ ਘੁੰਮਣ ਲਈ ਜਗ੍ਹਾ ਆ ਆਪਣੇ ਫੈਮਲੀ ਨਾਲ ਜਾ ਸਕਦੇ ਆ ਵਾਈਫ ਤੇ ਬੱਚਿਆਂ ਨਾਲ ਵੀ ਜਾ ਸਕਦੇ ਆਂ।

ਤੁਸੀਂ ਇਥੇ ਵੀ ਵਿਜਿਟ ਕਰ ਸਕਦੇ ਹੋ ਇਥੋਂ ਤੁਹਾਨੂੰ ਹਰ ਇੱਕ ਇਲੈਕਟਰੋਨਿਕ ਦਾ ਸਮਾਨ ਮਿਲੂਗਾ ਜਿਵੇਂ ਕਿ ਡਿਸ਼ਾਂ ਵਗੈਰਾ ਮਿਲ ਸਕਦੀਆਂ ਹਨ ਸੈਟ ਅਪ ਬਾਕਸ ਮਿਲ ਸਕਦੇ ਆ।

ਤੁਸੀਂ ਇੱਥੇ ਵੀਸਿਟ ਕਰ ਸਕਦੇ ਆ ਆਪਣੀ ਗੱਡੀਆਂ ਦੇ ਵਿੱਚ ਤੇਲ ਪਵਾ ਸਕਦੇ ਆਂ।

ਏਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆਣਦਿਐ ਤੁਸੀ ਦੇਖ ਸਕਦੇ ਆ ਇੱਕ ਸ਼ੋਪ ਦਾ ਵਿਊ ਨਜ਼ਰ ਆਣਦਿਐ ਤੇ ਸ਼ੋਪ ਹੈਗੀ ਆ ਇਲੈਕਟੀਕਲ ਦੀ।

ਤੇ ਲਾਈਟਾਂ ਵਗੈਰਾ ਹੋ ਗਈਆਂ ਕਨਸੀਲਡ ਲਾਈਟਾਂ ਹੋ ਗਈਆਂ ਗੇਟ ਲਾਈਟਾਂ ਹੋ ਗਈਆਂ।

ਵਰਕਰ ਏ ਆ ਉਹ ਲੜਕੇ ਦੇ ਹੇਅਰ ਸੈੱਟ ਕਰਦਾ ਹੋਇਆ ਨਜ਼ਰ ਆ ਰਿਹੈ ਹੇਅਰ ਕਟਿੰਗ ਕਰਦਾ ਹੋਇਆ ਨਜ਼ਰ ਆਣਦਿਐ।

ਰੈਸਟੋਰੈਂਟ ਦਾ ਨਾਮ ਹੈਗਾ ਐ ਰਾਬਤਾ ਤੁਹੀ ਇੱਥੇ ਵਿਸਿਟ ਕਰ ਸਕਦੇ ਆਂ ਇਥੋਂ ਦਾ ਖਾਣਾ ਬਹੁਤ ਹੀ ਵਧੀਆ ਹੈਗਾ ਏ ਆ ਤੇ ਇੱਥੇ ਸਾ਼ਫ ਸਫਾ਼ਈ ਵੀ ਬਹੁਤ ਹੈਗੀ ਆ।

ਦੇਖ ਸਕਦੇ ਹਾਂ ਬਹੁਤ ਹੀ ਸੋਹਣਾ ਵਿਊ ਹੈਗਾ ਹੈ ਬਾਹਰ ਕੁਰਸੀਆਂ ਵਗੈਰਾ ਲਗਾਈਆਂ ਹੋਇਆਂ ਵਾਂ ਮੰਜੇ ਲਗਾਏ ਹੋਏਆ।

ਤੇ ਇਸ ਪਿਚਰ ਵਿੱਚ ਵਿਊ ਜਿਹੜਾ ਨਜ਼ਰ ਆਉਂਦਾ ਤੁਸੀਂ ਦੇਖ ਸਕਦੇ ਹੋ ਇੱਕ ਆਫਿਸ ਦਾ ਵਿਊ ਨਜ਼ਰ ਆਉਂਦਾ।

ਤੇ ਧੰਨ ਧੰਨ ਗੁਰੂ ਰਾਮਦਾਸ ਜੀ ਦੀ ਵੀ ਫੋਟੋ ਲੱਗੀ ਹੋਈ ਆ ਬਹੁਤ ਹੀ ਵਧੀਆ ਇੱਥੇ ਦਾ ਮਾਹੌਲ ਆ।

ਤੇ ਫੈਕਟਰੀ ਦੇ ਵਿੱਚ ਤੁਸੀਂ ਦੇਖ ਸਕਦੇ ਆ ਮਾਲ ਤਿਆਰ ਹੋਣ ਦਿਆ ਤੇ ਇਥੇ ਢਲਾਈ ਦਾ ਵੀ ਕੰਮ ਹੁੰਦਾ ਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆਣ ਡਿਆ ਤੁਸੀਂ ਵੇਖ ਸਕਦੇ ਹੋ ਇੱਕ ਰੈਸਟੋਰੈਂਟ ਦਾ ਵਿਊ ਨਜ਼ਰ ਆਣ ਡਿਆ ਤੁਸੀਂ ਦੇਖ ਸਕਦੇ ਹੋ ਰੈਸਟੋਰੈਂਟ ਦੇ ਅੰਦ ਰ ਗਾਰਡਨ ਹੈਗੀ ਆ।

ਜੋ ਕਿ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰੀ ਹੈਗੀ ਆ ਦੇਖ ਸਕਦੇ ਆ ਸਾਈਡਾਂ ਤੇ ਟੇਬਲ ਪਏ ਹੋਏ ਆ।

ਇਜ ਪਿਚਰ ਵਿਚ ਤੁਸੀਂ ਦੇਖ ਸਕਦੇ ਹੋ ਜਿਹੜਾ ਵਿਊ ਨਜਰ ਆਂਦਾ ਇੱਕ ਜਨਰਲ ਸਟੋਰ ਦਾ ਵਿਊ ਨਜ਼ਰ ਆਉਂਦਾ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਅੰਦਰ ਸਮਾਨ ਪਿਆ ਹੋਇਆ ਵਾ--

ਇੱਕ ਵਾਰੀ ਤੁਸੀਂ ਆਪਣੀ ਗੱਡੀ ਚ ਲਗਾਉਗੇ ਤੇ ਪਤਾ ਲੱਗੇਗਾ ਇਹਦੀ ਸਾਊਂਡ ਕੁਆਲਿਟੀ ਬਹੁਤ ਵਧੀਆ ਹੈਗੀ ਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆਂਦੇਆ ਤੁਸੀਂ ਦੇਖ ਸਕਦੇ ਆ ਵਈ ਟਾਇਰ ਸ਼ੌਪ ਦਾ ਵਿਊ ਨਜ਼ਰ ਆਂਦੇਆ।

ਇਹ ਇਸ ਪਿੱਚਰ ਵਿੱਚ ਜਿਹੜਾ ਤੁਸੀ ਵਿਊ ਦੇਖ ਸਕਦੇ ਆਂ ਵਿਊ ਹੈਗਾ ਏ ਆ ਏ_ਟੀ_ਐਮ ਦਾ ਏ_ਟੀ_ਐਮ ਦਾ ਨਾਮ ਹੈਗਾ ਐ ਸਟੇਟ ਬੈਂਕ ਏ_ਟੀ_ਐਮ ।

ਏਸ ਪਿਚਰ ਵਿੱਚ ਤੁਸੀ ਦੇਖ ਸਕਦੇ ਆ ਜਿਹੜਾ ਵਿਊ ਹੈਗਾ ਡੈਰੀ ਫਾਰਮ ਦਾ ਵਿਊ ਹੈਗਾ ਡੈਰੀ ਫਾਰਮ ਦਾ ਨਾਮ ਹੈਗਾ ਬਸਤਰ ਡੈਰੀ ਫਾਰਮ --

ਇਸ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਹੋ ਜੇਹੜਾ ਵਿਊ ਨਜ਼ਰ ਆ ਰਿਹਾ ਹੈ ਇੱਕ ਨਰਸਰੀ ਪਲਾਂਟ ਦਾ ਵਿਊਹ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਸਾਰੇ ਬੂਟੇ ਹੈਗੇ ਆ।

ਇੱਟਾਂ ਮਿਲ ਸਕਦੀਆਂ ਹੋਰ ਵੀ ਬਹੁਤ ਸਾਰਾ ਸਮਾਨ ਮਿਲ ਸਕਦਾ ਜੇਕਰ ਤੁਸੀਂ ਆਪਣਾ ਘਰ ਬਣਾਉਣਾ ਆ ਜਾਂ ਕੋਈ ਸ਼ੋਪ ਬਣਾਉਣੀ ਆ ਫੈਕਟਰੀ ਬਣਾਉਣੀ ਆ ਆਫਿਸ ਬਣਾਉਣਾ ਆ।

ਇਸ ਪਿਕਚਰ ਵਿੱਚ ਜਿਹੜਾ ਵਿਊ ਆਉਂਦਿਆ ਵਾ ਤੁਸੀਂ ਦੇਖ ਸਕਦੇ ਹਾਂ ਜਿਹੜਾ ਵਿਊ ਹੈਗਾ ਆ ਪਲੇਗਰਾਊਂਡ ਦਾ ਵਿਊ ਹੈਗਾ ਆ।

ਵਾਤਾਵਰਣ ਵੀ ਬੜਾ ਵਧੀਆ ਏ ਆ ਪੇੜ ਪੌਧੇ ਲੱਗੇ ਹੋਏ ਆ ਤੇ ਦਰਖਤ ਲੱਗੇ ਹੋਏ ਆ ਘਾਹ ਬੂਟੇ ਲੱਗੇ ਹੋਏ ਆ ਤੇ ਫੁੱਲ ਵਗੈਰਾ ਲੱਗੇ ਆ।

ਏਸ ਪਿੱਚਰ ਵਿੱਚ ਤੁਸੀ ਦੇਖ ਸਕਦੇ ਆਂ ਜਿਹੜਾ ਵਿਊ ਨਜ਼ਰ ਆਣਦਿਐ ਇੱਕ ਰੈਸਟੂਰੈਂਟ ਦਾ ਵਿਊ ਹੈਗਾ ਏ ਆ।

ਤੇ ਇਥੋਂ ਤੁਹਾਨੂੰ ਫੋਰਡ ਕੰਪਨੀ ਦੀਆਂ ਗੱਡੀਆਂ ਮਿਲਗੀਆਂ ਜਿਵੇਂ ਫੋਰਚੂਨਰ ਹੋ ਗਈ ਹੋਰ ਵੀ ਗੱਡੀਆਂ ਬਹੁਤ ਸਾਰੀਆਂ ਮਿਲ ਜਾਊਗੀਆਂ।

ਇਸ ਪਿਕਚਰ ਵਿੱਚ ਜਿਹੜਾ ਵਿਊ ਨਜ਼ਰ ਆਨ ਡਿਆ ਤੁਸੀਂ ਦੇਖ ਸਕਦੇ ਹੋ ਇੱਕ ਬੈਂਕ ਦਾ ਵਿਊ ਨਜ਼ਰ ਆਨ ਡਿਆ ਤੇ ਬੈਂਕ ਦਾ ਨਾਮ ਹੈਗਾ ਆ ਕੇਨਰਾ ਬੈਂਕ ।